ਧਰਤੀ ਉੱਤਲੇ ਜੀਵਨ ਦਾ ਮਨੁੱਖ ਦਾਰ ਹੈ ਵਿਗਿਆਨਾਂ ਦਾ ਕਹਿਣਾ ਹੈ ਕਿ ਧਰਤੀ ਉੱਤੇ ਸਭ ਤੋਂ ਪਹਿਲਾਂ ਜੀਵਨ

ਇਸ ਪ੍ਰਕਾਰ ਧਰਤੀ ਤੇ ਜੀਵਾਂ ਦੇ ਦੇ ਉਤਪਾਦ ਹੋ ਜਾਂਦਾ ਹੈ, ਆਧਾਰ ਹੀ ਪਾਣੀ ਹੈ ਬਹੁਤ ਜੀਵਾਂ ਦਾ ਆਧਾਰ ਪਾਣੀ ਨਾਲ ਜੁੜਿਆ ਹੋਇਆ ਹੈ, ਜੋ ਕਿ ਫੁੱਲਣ ਤੇ ਉੱਗਣ ਦੇ ਕੰਮ ਵੀ ਆਉਂਦਾ ਹੈ ਪਾਣੀ ਤੋਂ ਬਿਨਾਂ ਧਰਤੀ ਉੱਤੇ ਕਿਸੇ ਪ੍ਰਕਾਰ ਦੀ ਜ਼ਿੰਦਗੀ ਦਾ ਸੰਭਾਵਨਾ ਨਹੀਂ ਹੈ। ਪਾਣੀ ਇੱਕ ਅਜਿਹੀ ਲੋੜ ਹੈ, ਅੱਜ ਕੱਲ੍ਹ ਦੇ ਨੌਜਵਾਨਾਂ ਪੀੜੀਆਂ ਤੇ ਹਰ ਉਸ ਸ਼ਕਸ ਲਈ ਇਸ ਸੰਸਾਰ ਨੂੰ ਕਾਇਮ ਰੱਖਣ ਦੇ ਲਈ ਮਨੁੱਖੀ ਜੀਵਨ ਦਾ ਮਨੁੱਖ ਆਧਾਰ ਵੀ ਪਾਣੀ ਹੀ ਹੈ ਕੁਦਰਤ ਨੇ ਧਰਤੀ ਦੇ ਠੰਢੇ ਹਿੱਸੇ ਨੂੰ ਪਾਣੀ ਨਾਲ ਭਰ ਰੱਖਿਆ ਹੈ ਇਸਦੇ ਇਹ ਸਰਲ ਰੂਪ ਵਿੱਚ ਕਿਸੇ ਬੱਦਲਾਂ ਦੇ ਰੂਪ ਵਿੱਚ ਕਿਸੇ ਬਰਫ਼ਾਂ ਦੇ ਰੂਪ ਵਿੱਚ ਸਾਰੀ ਧਰਤੀ ਉੱਤੇ ਵਿਚਕਾਰ ਉਸਨੇ ਭਰੀ ਭਰੀ ਅਨੂਭਾਵਨਾ ਨੂੰ ਨਜਰਾਂ ਨਾਲ ਭਰਪੂਰ ਕਰਿਆ ਰੱਖਿਆ ਹੋਇਆ ਹੈ ਪਾਣੀ ਮਨੁੱਖ ਦੇ ਸਰੀਰ ਵਿੱਚ ਹਰ ਵੇਲੇ ਮੌਜੂਦ ਰਹਿੰਦਾ ਹੈ। ਮਨੁੱਖ ਦੇ ਸਰੀਰ ਦੇ ਭਾਰ ਦਾ ਲਗਭਗ ਸੱਤਰ ਪ੍ਰਤੀਸ਼ਤ ਹਿੱਸਾ ਪਾਣੀ ਹੁੰਦਾ ਹੈ ਸਾਡੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਿਲ ਕਰਨ ਵਾਲਾ ਚਾਵਲ, ਮੱਕੀ, ਦਾਲਾਂ, ਸਬਜੀਆਂ ਤੇ ਮਿੱਠਾ ਪੌਦਿਆਂ ਤੋਂ ਪਰਾਪਤ ਹੁੰਦੇ ਹਨ ਜਿਹੜੇ ਕਿ ਮਿੱਟੀ ਵਿੱਚੋਂ ਹਜਾਰਾਂ ਲੀਟਰ ਪਾਣੀ ਵਰਤ ਕੇ ਪਲੇ ਹੁੰਦੇ ਹਨ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 ਵਰਖਾ ਹੁੰਦੀ ਹੈ ਉੱਥੇ ਜ਼ਮੀਨ ਵਿੱਚ ਆਮ ਕਰਕੇ ਕਾਫੀ ਪਾਣੀ ਹੁੰਦਾ ਹੈ ਜਿੱਥੇ ਮਾਰੂਥਲ ਦੀ ਵਿੱਚ ਪਾਇਆ ਜਾਂਦਾ ਹੈ।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 ਨਹੀਂ ਹੁੰਦੀ, ਉੱਥੇ ਧਰਤੀ ਖੁਸਕ ਹੋ ਜਾਂਦੀ ਹੈ ਰੁੱਖ ਸੁੱਕਣ ਲੱਗਦੇ ਹਨ ਅਤੇ ਜੀਵਾਂ ਲਈ ਖੁਰਾਕ ਤੇ ਪਾਣੀ ਪੀਣ ਦੀ ਸੰਮਤਾ ਘੱਟ ਜਾਂਦੀ ਹੈ। ਪੀਣ ਦੇ ਪਾਣੀ ਦੀ ਕਮੀ ਅਜਿਹੀ ਹੁੰਦੀ ਹੈ ਲੰਬੀਆਂ ਜੜ੍ਹਾਂ ਵਾਲੇ ਦਰੱਖਤਾਂ ਤੇ ਧਰਤੀ ਹੇਠਲੇ ਪਾਣੀ ਨੂੰ ਖਿੱਚ ਕੇ ਆਪਣਾ ਬਚਾਅ ਲੈਂਦੇ ਹਨ, ਪ੍ਰੰਤੂ ਛੋਟੇ ਪੌਦੇ ਪਸੂ ਤੇ ਪੰਛੀ ਮਰਨ ਸ਼ੁਰੂ ਹੋ ਜਾਂਦੇ ਹਨ ਮਨੁੱਖ ਨੇ ਅਜਿਹੀ ਹਾਲਤ ਦਾ ਟਾਕਰਾ ਕਰਨ ਲਈ ਖੂਹ ਪੱਟ ਲਏ ਹਨ ਅਤੇ ਪਾਪ ਲਾ ਲਏ ਹਨ ਹੁਣ ਤਾਂ ਮਨੁੱਖ ਨਦੀ ਦੇ ਪਾਣੀ ਦੀ ਦਿਸਾ ਵੀ ਬਦਲ ਲੈਂਦਾ ਹੈ ਅਤੇ ਉਸਨੂੰ ਉੱਥੇ ਲੈ ਜਾਂਦਾ ਹੈ ਜਿੱਥੇ ਉਸਨੂੰ ਉਸਦੀ ਲੌੜ ਹੁੰਦੀ ਹੈ।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 ਇਸ ਤੋਂ ਬਿਨਾਂ ਅਸੀਂ ਕੋਈ ਪਸ਼ੂ ਨਹੀਂ ਪਾਲ ਸਕਦੇ ਗੱਲ ਕਿ ਮਨੁੱਖੀ ਜੀਵਨ ਦਾ ਹਰ ਇੱਕ ਪੱਖ ਕਿਸੇ ਨਾ ਕਿਸੇ ਤਰ੍ਹਾਂ ਪਾਣੀ ਨਾਲ ਜੁੜਿਆ ਹੋਇਆ ਹੈ ਇਸੇ ਕਰਕੇ ਭਗਤੀ ਸਮਾਜ ਨੂੰ ਪਾਣੀ ਨੂੰ ਦੇਵਤਾ ਮੰਨ ਕੇ ਪੂਜਾ ਕਰਨੀ ਚਾਹੀਦੀ ਹੈ ਪਾਣੀ ਧਰਤੀ ਉੱਤਲੇ ਜੀਵਨ ਦਾ ਮਨੁੱਖ ਆਧਾਰ ਹੈ। ਵਿਗਿਆਨਾਂ ਦਾ ਕਹਿਣਾ ਹੈ ਕਿ ਧਰਤੀ ਉੱਤੇ ਸਭ ਤੋਂ ਪਹਿਲਾਂ ਜੀਵਨ ਪਾਣੀ ਹੀ ਪੈਦਾ ਹੋਇਆ ਸੀ ਇਸ ਤੋਂ ਪਹਿਲਾਂ ਪੌਦਾ ਵੀ ਪਾਣੀ ਹੀ ਪੈਦਾ ਹੋਏ ਸਨ ਇਸੇ ਪ੍ਰਕਾਰ ਧਰਤੀ ਤੇ ਜੀਵਾਂ ਪੌਦਿਆਂ ਦੀ ਉਪਜ ਹੋ ਜਾਂਦੀ ਹੈ ਆਧਾਰ ਹੀ ਪਾਣੀ ਹੈ ਬਹੁਤ ਜੀਵਾਂ ਦਾ ਉਧਾਰ ਪਾਣੀ ਨਾਲ ਸਮਾਜਿਕ ਜੀਵਾਂ ਬਾਰੇ Hello

ਕੁਛ ਨੀ ਯਾਰ ਥੋੜ੍ਹਾ ਜਿਹਾ ਨਾ project ਮਿਲਿਆ ਸੀ, ਉਹਨਾਂ ਦੇ ਨਾਲ ਨਾ ਇੱਕ search ਕਰਦੀ ਪਈ ਸੀ education ਦੇ ਨਾਲ related ਥੋੜ੍ਹੇ, ਕਿ ਮਤਲਬ ਜੋ ਆਪਣੇ government ਨੇ ਕੁਛ schemes ਸ਼ੁਰੂ ਕੀਤੀਆਂ ਨੇ education ਨੂੰ ਲੈ ਕੇ Main main topic ਮਤਾ ਮਤਲਬ ਕਿ ਆਪਾਂ ਉਹਦੇ ਵਿੱਚ ਨਾ ਲਿਖਣੇ ਆ ਤੇ

ਵਾਧੂ ਫਿਰ ਸਹੂਲਤਾਂ ਕੱਢੀਆਂ ਨੇ, ਹਾਂਜੀ ਹਾਂਜੀ ਤੇ ਮੈਂ ਉਹੀ ਮੈਂ ਕਿਹਾ ਚਲੋ ਆਪਣੇ friend ਦੇ ਨਾਲ discus ਕਰਕੇ ਥੋੜ੍ਹਾ ਨਾਲੇ ਮੇਰੀ knowledge ਵੀ ਹੋ ਜਾਏਗੀ ਤੇ ਤੁਸੀਂ,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

ਉਹਨਾਂ ਲਈ ਬਥੇਰੀਆਂ ਮਤਲਬ ਬਹੁਤ education ਦੀ ਨਾ launch ਕੀਤੀਆਂ ਨੇ ਸਿਰਜਾਂ

ਹਾਂ ਉਹੀ ਹੈ ਜਿੱਦਾਂ ਕਿ ਕਹਿ ਲਓ ਹਿੰਦੁਸਤਾਨ ਪੈਟਰੋਲੀਅਮ limited ਹੈ ਨਾ, ਵੀ NGO ਹੈਗੀਆਂ sign up ਕੀਤੀਆਂ

Forty five ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦਾ ਨਾ ਉਹਨਾਂ ਨੇ ਮਤਲਬ ਪੰਤਾਲੀ ਪੰਤਾਲੀ ਕਰਕੇ ਇੱਕ group ਬਣਾਏ ਨੇ, ਤੇ ਉਹਨਾਂ ਨੇ ਉਹਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ ਆ, ਜਿਹਦੇ ਵਿੱਚ ਵੀਹ ਲੜਕੀਆਂ ਨੂੰ ਵੀ ਸਿਖਲਾਈ ਦਿੱਤੀ ਜਾਊਗੀ ਨਾਲ

ਲਦਾਖ ਵੀ ਥੋੜ੍ਹਾ ਜਿਹਾ ਪਿੱਛੜਾ ਚੱਲਿਆ ਜਾਂਦਾ ਉੱਥੇ ਨਹੀਂ,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

ਇਹਨਾਂ ਨੇ UPS ਦਾ ਵੀ ਉੱਥੇ ਲੇਹ ਦੇ ਵਿੱਚ ਬਣਾ ਦਿੱਤਾ।

ਹਾਂਜੀ ਕਿਉਂਕਿ ਉੱਥੇ ਜਿਹੜੇ ਪੇੜ ਤੇ ਕੁਦਰਤੀ ਗੈਸ ਨਾ ਉਹਦੇ ਵਿੱਚ ਮਤਲਬ ਪਹਿਲਾ ਥਰਮਲ ਪਲਾਂਟ ਵੀ project ਵੀ ਸਥਾਪਿਤ ਹੋਇਆ ਉੱਥੇ, ਹਾਂਜੀ improvement ਕਾਫ਼ੀ ਕਰ ਰਹੇ ਨੇ ਤਾਂ ਕਰਕੇ ਉੱਥੇ ਨਾ ਹੁਣ ਨਵੀਂ,

ਤੇ ਜਿਹੜੇ ਹੁਣ ਇਹਨਾਂ ਨੇ ਪਲਾਟ ਲਗਾਏ ਨੇ ਉੱਥੇ ਉਹਨਾਂ ਨੇ

ਕਿਉਂਕਿ ਪਤਾ ਕੀ ਲਦਾਖ ਦੇ ਵਿੱਚ ਨਾ ਜ਼ਿਆਦਾਤਰ ਜਿਹੜੇ ਨੇ ਸੂਰਜੀ ਕਿਰਨਾਂ ਨਾਲ ਕਹਿੰਦੇ ਨੇ ਭਰਪੂਰ ਮਿਲਦਾ ਹੈ ਉਹ ਖੇਤਰ ਆ ਜਿਹੜਾ। ਤੋਂ ਉੱਚਾ ਹੋਣ ਦੀ ਵਜ੍ਹਾ ਦੇ ਨਾਲ ਨਾ ਉੱਥੇ ਬਹੁਤ ਸਾਰੇ ਊਰਜਾ ਦੇ ਸਰੋਤ ਆਪਾਂ ਨੂੰ ਮਿਲਦੇ ਨੇ ਗੇ।

ਮੱਠ ਵੀ ਉੱਥੇ ਹੈਗੇ ਆ, ਕਈ ਤੇ

ਹਾਂ ਹਾਂ ਮੈਂ ਵੀ ਉਹੀ ਕਹਿਣ ਲੱਗੀ ਸੀ ਉਹਨਾਂ ਦੀ ਲੜਾਈ ਵੀ ਉੱਥੇ ਹੁੰਦੀ ਆ ਕਿਉਂਕਿ, ਉਹਨਾਂ ਨੂੰ ਪਤਾ ਹੈ ਨਜ਼ਦੀਕ ਪੈਂਦਾ ਉਹਨਾਂ ਦੇ,

ਤੇ ਉਹਦੇ ਕਰਕੇ ਫਿਰ ਉਹ ਨਾ ਥੋੜ੍ਹਾ ਆਪਣਾ ਵੀ ਉਹ ਫ਼ਾਇਦਾ ਲੈਣਾ ਚਾਹੁੰਦੇ ਕਿ ਸਾਨੂੰ ਵੀ ਕੁਛ ਫ਼ਾਇਦਾ ਹੋਏ ਉੱਥੋਂ ਹਨਾ ਉਹ ਵੀ ਆਪਣਾ ਪੂਰੀ ਤਰ੍ਹਾਂ ਨਾਲ ਕਰ ਰਹੇ ਨੇ,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

ਛੋਟੇ ਛੋਟੇ ਬੱਚੇ ਆ ਨਾ, ਉਹਨਾਂ ਕੋਲ bag ਨਹੀਂ ਉਠਾਏ ਜਾਂਦੇ ਇੰਨੇ heavy

ਇੱਕ ਦੋ ਕਾਪੀਆਂ bag 'ਚ ਰੱਖਣ ਲਈ ਕਿਹਾ ਬਾਕੀ ਤੇ, ਸੌਖਾ ਲੱਗਿਆ ਕਿਉਂਕਿ ਬੱਚੇ ਬੇਚਾਰੇ bag ਇੰਨੇ

ਉਹਨਾਂ ਨੂੰ ਚੁੱਕਣਾ ਬੜਾ ਔਖਾ ਲੱਗਦਾ ਹੈ ਤੇ ਉਹ ਇਸ ਲਈ ਉਹ school ਜਾਣਾ ਵੀ ਕਹਿ ਦਿੰਦੇ ਆ ਵੀ ਨਹੀਂ ਜਾਵਾਂਗੇ ਅਸੀਂ school ਇਹ ਬਹੁਤ ਵਧੀਆ ਨੀਤੀ ਮਤਲਬ ਸਰਕਾਰ ਨੇ ਸ਼ੁਰੂ,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

ਹਾਂਜੀ ਸਰ~ ਸਰਕਾਰੀ 'ਚ ਜ਼ਿਆਦਾ ਮਤਲਬ fees ਵਗ਼ੈਰਾ ਵੀ ਨੀ ਹੁੰਦੀ

ਦੇਖੋ ਹੁਣ ਅਗਰ ਜੋ middle school ਨੇ ਗੇ middle ਵਰਗ ਦੇ ਲੋਕ ਹੈਗੇ ਆ ਜੋ ਘੱਟ ਜੇ ਕਹਿ ਲਓ ਮਜ਼ਦੂਰੀ ਮਿਹਨਤ ਮਜ਼ਦੂਰੀ

ਠੀਕ ਹੈ ਤੁਸੀਂ ਜਿੰਨਾ ਹੁਣ ਉਹਨਾਂ ਨੂੰ ਅਹ ਉਹਨਾਂ ਨੂੰ ਕਿਸੇ ਦੇ ਅੱਗੇ ਮਿੰਨਤਾਂ ਦੀ ਕਰਨ ਦੀ ਜ਼ਰੂਰਤ ਕਿ ਸਾਡੇ ਬੱਚੇ ਦੀ admission ਕਰਵਾਓ ਏਦਾਂ ਉਹ ਬਿਲਕੁਲ ਸਹੀ ਤਰੀਕੇ ਨਾਲ ਤਾਂ ਆਪਣਾ ਅਹ ਕਿਸੇ ਵੀ ਛੋਟੇ school ਦੇ ਵਿੱਚ smart school ਦੇ ਵਿੱਚ ਕਰਵਾ ਕੇ ਬੱਚਿਆਂ ਨੂੰ ਵਧੀਆ education ਦਿਵਾ ਸਕਦੇ ਨੇ,

ਤਰੀਕੇ ਹੋਰ ਕਾਫ਼ੀ, ਕਾਫ਼ੀ

ਜਿਹੜਾ ਚੱਲਿਆ ਸੀ ਉਹਦੇ ਵਿੱਚ ਵੀ ਕਿੰਨੇ school ਮਤਲਬ ਬੰਦ ਹੋਏ

ਬੱਚਿਆਂ ਛੋਟੇ ਬੱਚੇ ਹੁੰਦੇ ਨੇ ਨਾ ਬੰਦ ਸੀ COVID 'ਚ ਬੱਚਿਆਂ, ਮਾਂ ਪਿਓ ਨੇ ਜੇ ਬੱਚਿਆਂ ਨੂੰ ਭੇਜਿਆਂ ਨੀ ਸਕੂਲੇ

ਹਾਂਜੀ ਉਹੀ ਆ ਨਾ ਫਿਰ ਉਹਨਾਂ ਨੇ ਉਹਨਾਂ ਨੂੰ loss ਦੇ ਵਿੱਚ ਜਾ ਰਹੇ ਸੀ Private schools ਵਗ਼ੈਰਾ ਤਾਂ almost

ਉਹੀ ਉਸ ਤੋਂ ਬਾਅਦ ਹੀ ਕਈ ਯੋਜਨਾਵਾਂ ਸ਼ੁਰੂ ਹੋਈਆਂ ਨਾ ਕਿਉਂਕਿ ਜੋ ਤਾਂ ਸਰਕਾਰੀ schools ਨੂੰ ਵਧੀਆ ਜਿੱਦਾਂ ਆਸਾਮ ਦੇ ਵਿੱਚ ਇਹਨਾਂ ਨੇ ਬਿੱਲ ਪਾਸ ਕੀਤਾ ਇੱਕ ਅਪ੍ਰੈਲ ਦੋ ਹਜ਼ਾਰ ਇੱਕੀ ਵਿੱਚ ਕੀਤਾ ਸੀ, ਤੇ ਉਦੋਂ ਮਤਲਬ ਛੋਟੇ ਛੋਟੇ ਏਦਾਂ ਮਦਰੱਸੇ ਹੀ ਕਿਹਾ ਜਾਂਦਾ ਸੀ ਉਹਨਾਂ ਨੂੰ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 Two thousand twenty one ਦੇ ਵਿੱਚ ਜਾ ਕੇ ਉਹਨਾਂ ਨੂੰ proper school 'ਚ convert ਕੀਤਾ ਗਿਆ, Basic ਜਿਵੇਂ nursery ਹੋਵੇ nursery

ਹਮ ਤੇ ਉਹੀ ਹੈ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

ਉਹਨਾਂ ਨੂੰ ਜਾ ਕੇ ਉੱਥੇ books ਤੋਂ read ਕਰਕੇ proper guide ਕਰਕੇ ਤੁਸੀਂ ਸਿੱਖਾ ਸਕਦੇ ਹੋ ਨਾ online ਦੇ ਜਿਹੜੀ meeting ਹੁੰਦੀ ਹੈ ਬੱਚਿਆਂ ਦੀ ਉਹ ਵੀ ਕਿਉਂਕਿ ਤੁਹਾਡਾ ਬੱਚਾ ਕਿੱਥੇ ਤੱਕ ਪੜ੍ਹ ਰਿਹਾ, ਕੀ ਪੜ੍ਹ ਰਿਹਾ ਹੈ, ਆਪਣੇ

ਹਾਂਜੀ ਸਰਕਾਰੀਆਂ ਦੇ ਵਿੱਚ ਨਹੀਂ ਪਹਿਲਾਂ ਤੋਂ ਇਹ ਸੀਗੀ facility ਪਰ ਹੁਣ ਇਹ ਸ਼ੁਰੂ ਕੀਤੀ ਗਈ ਹੈ ਤਾਂ ਕਿ ਤੀਹ minute ਦੀ ਅਹ ਮਾਪੇ ਮਿਲਣੀ ਕਿਹਾ,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

ਹਮ ਹਮ ਹਮ ਬਿਲਕੁਲ ਬਿਲਕੁਲ ਉਹਦੇ ਵਿੱਚ ਦੇਖੋ ਅਹ ਦਸ ਗਿਆਰਾਂ ਸਾਲ ਦੀ ਲੜਕੀ ਸੀ ਉਹ, Struggle ਕੀਤਾ, ਆਪਣੀ ਪੜ੍ਹਾਈ ਨੂੰ ਲੈ ਕੇ ਖ਼ਾਸ ਕਰਕੇ

ਹਾਂਜੀ ਤੇ ਉਹਨੇ ਤਾਲੀਬਾਨ ਦੇ ਖਿਲਾਫ਼ ਇੰਨਾ ਵੱਡਾ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

ਬਿਲਕੁਲ ਬਿਲਕੁਲ ਉਹਨੇ ਸ਼ੁਰੂਆਤ ਕੀਤੀ ਪੂਰੇ ਵਧੀਆ ਤਰੀਕੇ ਨਾਲ ਤੇ ਜੋ ਕਿ ਮਤਲਬ ਉਸਨੇ ਆਪਣੇ ਇੰਨੀ ਅਹ ਕਹਿ ਲਓ ਕਿ

Tension ਨਾ ਰਹੇ scholarship ਬਹੁਤ ਵਧੀਆ ਜੋ ਮਤਲਬ ਉਹਨਾਂ ਦੀ education ਦੇ ਲਈ ਅੱਗੇ help ਕਰਦਾ ਹੈ,

ਹਾਂਜੀ ਮਤਲਬ ਕਿ ਉਹਨਾਂ ਦੀ ਕੋਈ ਪੜ੍ਹਾਈ ਦੇ ਵਿੱਚ ਅੱਗੇ ਰੁਕਾਵਟ ਨਾ ਪਏ,

ਇਹੀ ਹੈ ਚਲੋ ਵਧੀਆ ਹੈ ਜੋ ਅੱਜ ਕੱਲ੍ਹ ਇੰਨਾ education ਨੂੰ preference ਦਿੱਤਾ ਕਿਉਂਕਿ education ਦੇ ਬਿਨਾਂ ਕੁਛ ਵੀ ਨੀ ਹੈ life 'ਚ ਹਨਾ ਸਾਨੂੰ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੂਰੀ ਤਰੀਕੇ ਨਾਲ education ਦਾ ਦੱਸਣਾ ਚਾਹੀਦਾ ਵੀ ਸਾਨੂੰ ਕੀ benefit ਨੇ Study ਵਾਸਤੇ ਵੀ loan ਮਿਲਦਾ ਹੈ

ਸਾਨੂੰ ਲੱਗਦਾ ਹੈ ਕਿ ਅਸੀਂ ਕਿਸੇ ਦੀ help ਕਰ ਪਾਉਂਦੇ ਹਾਂ ਤਾਂ ਸਾਨੂੰ ਬਿਲਕੁਲ ਉਹਨਾਂ ਦੀ help ਵੀ

ਵਧੀਆ ਤਰੀਕੇ ਨਾਲ ਉਹਨਾਂ ਦੀ help ਕਰਨੀ ਚਾਹੀਦੀ ਹੈ ਹਮ ਚਲੋ ਮੈਂ ਇਹੀ ਤਦੇ ਨਾ ਮੈਨੂੰ project ਮਿਲਿਆ ਸੀਗਾ ਤੇ ਮੈਂ, ਸੋਚ ਰਹੀ ਸੀ, ਮੈਂ ਕਿਹਾ ਕਿੱਦਾਂ ਮੈਂ clear ਕਰਾਂ, ਕਿੱਦਾਂ ਜਿੱਦਾਂ ਮੈਨੂੰ ਕਾਫ਼ੀ ਗੱਲਾਂ ਤੁਹਾਡੇ ਤੋਂ ਸਿੱਖਣ ਨੂੰ ਮਿਲੀਆਂ

ਇਹਨਾਂ ਨੂੰ ਆਪਣੇ ਨਾ project ਦੇ ਵਿੱਚ submit ਕਰਾਂਗੀ ਤੇ

ਮੈਨੂੰ ਪਤਾ ਹੀ ਨੀ ਸੀ ਇਹਦੇ ਬਾਰੇ ਤੇ ਮੈਂ ਇਹਦਾ ਪੂਰਾ ਇੱਕ topic ਵੀ search ਕਰਕੇ, ਇੱਕ topic ਮਿਲ ਜਾਂਦਾ ਆਪਾਂ ਨੂੰ ਹਨਾ,

ਹਾਂਜੀ ਬਿਲਕੁਲ ਬਿਲਕੁਲ ਚਲੋ ਮੈਂ ਵੀ ਜ਼ਰੂਰ ਇਹਦਾ ਹਨਾ ਹੋਰ search ਕਰਦੀ ਹਾਂ ਤੇ ਲਿਖਦੀ ਹਾਂ ਜ਼ਰੂਰ ਇਹਦੇ,

Okay ਹਾਂ,